ਕੇ ਟੱਚ ਦੀ ਕੌਨਫਿਗਰਿਂਗ ਸੈਟਿੰਗ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ ਕਿ ਕਿਵੇਂ160 ਟਰੇਨਿੰਗ ਦਾ ਲੈਵਲ ਬਦਲਨਾ ਅਤੇ ਟਾਈਪਿੰਗ ਦੀ ਸਪੀਡ ਅਨੁਕੂਲ ਕਰਨਾ
ਸ਼ੋਰਟ ਕਟ ਬਟਨ ਕੌਨਫਿਗਰ ਕਰਨਾ
ਟੂਲਬਾਰ ਕੌਨਫਿਗਰ ਕਰਨਾ
ਟਾਈਪਿੰਗ ਦੇ ਮੀਟਰਿਕ੍ਸ ਦੇਖਣਾ
ਇਥੇ ਅਸੀਂ ਊਬੰਤੂ ਲੀਨਕਸ 1110 ਤੇ ਕੇ ਟੱਚ 171 ਦਾ ਇਸਤੇਮਾਲ ਕਰ ਰਹੇ ਹਾਂ
ਆਉ ਕੇ ਟੱਚ ਖੋਲੀਏ
ਅਸੀਂ ਲੈਵਲ 1 ਤੇ ਹਾਂ
ਆਉ ਅਸੀਂ ਅਗਲੇ ਲੈਵਲ ਤੇ ਚਲੀਏ ਜੋ ਲੈਵਲ 2 ਹੈ
ਟਰੇਨਿੰਗ ਲੈਵਲ 2 ਤਕ ਵਧਾਉਣ ਲਈ ਲੈਵਲ ਖੇਤਰ ਤੋਂ ਅਗੇ ਉਪਰਲੇ ਤਿਕੌਣ ਚਿੰਨ੍ਹ ਤੇ ਕਲਿਕ ਕਰੋ
ਵੇਖੋ ਜਦ ਅਸੀਂ ਲੈਵਲ ਨੂੰ 2 ਤੇ ਬਦਲਦੇ ਹਾਂ ਤਾਂ ਕੀ ਹੁੰਦਾ ਹੈ ਅਧਿਆਪਕ ਲਾਈਨ ਦੇ ਅੱਖਰ ਬਦਲ ਗਏ ਹਨ
ਇਸ ਲੈਵਲ ਖੇਤਰ ਵਿਚ ਨਵੇਂ ਅੱਖਰ ਦੇ ਅਧੀਨ ਦਿੱਸਦੇ ਅੱਖਰਾਂ ਨੂੰ ਵੇਖੋ
ਉਹ ਵੀ ਬਦਲ ਗਏ ਹਨ
ਇਹ ਉਹ ਅੱਖਰ ਹਨ ਜਿਨ੍ਹਾ ਦਾ ਸਲੈਕਟ ਕੀਤੇ ਲੈਵਲ ਵਿਚ ਅਭਿਆਸ ਕਰਨਾ ਹੈ
ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ
ਆਉ ਹੁਣ ਉਹ ਅੱਖਰ ਟਾਈਪ ਕਰੀਏ ਜੋ ਟੀਚਰ ਦੀ ਲਾਈਨ ਵਿਚ ਨਹੀਂ ਦਿੱਸ ਰਿਹਾ
ਸਟੂਡੈੰਟ ਲਾਈਨ ਦਾ ਰੰਗ ਬਦਲ ਕੇ ਲਾਲ ਹੋ ਗਿਆ ਹੈ
ਤੁਸੀਂ ਹੋਰ ਕੀ ਵੇਖਦੇ ਹੋ ਸ਼ੁੱਧਤਾ ਖੇਤਰ ਵਿਚ ਸ਼ੁੱਧਤਾ ਪ੍ਰਤੀਸ਼ਤ ਘੱਟ ਗਈ ਹੈ
ਆਉ ਬੈਕ ਸਪੇਸ ਦਬੀਏ ਅਤੇ ਗ਼ਲਤੀ ਮਿੱਟਾਈਏ
ਆਉ ਟਰੇਨਿੰਗ ਵਿਕਲਪ ਸੈਟ ਕਰਨਾ ਸਿੱਖੀਏ
ਟਰੇਨਿੰਗ ਵਿਕਲਪ ਕੀ ਹਨ ਅਸੀਂ ਟਰੇਨਿੰਗ ਵਿਕਲਪ ਨੂੰ ਟਾਈਪਿੰਗ ਦੀ ਸਪੀਡ ਅਤੇ ਸ਼ੁੱਧਤਾ ਕਰੈਕਟਨੈੱਸ ਸਹੀ ਟਾਈਪਿੰਗ ਦਾ ਪ੍ਰਤੀਸ਼ਤ ਦੇ ਮਾਪਦੰਡ ਬਦਲਣ ਲਈ ਵਰਤਦੇ ਹਾਂ
ਅਸੀਂ ਕਿਸੇ ਵੀ ਲੈਵਲ ਵਿਚ ਟਾਈਪ ਕਰਨ ਵਾਲੀਆਂ ਲਾਈਨਾਂ ਨੂੰ ਵੀ ਲੋੜ ਅਨੂਸਾਰ ਬਦਲ ਸਕਦੇ ਹਾਂ
ਮੁੱਖ ਮੈਨਯੂ ਵਿਚੋਂ ਸ਼ੈਟਿੰਗ ਸਲੈਕਟ ਕਰੋ ਅਤੇ ਕੌਨਫਿਗਰ ਕੇ ਟੱਚ ਤੇ ਕਲਿਕ ਕਰੋ
ਕੋਨਫਿਗਰ ਕੇ ਟੱਚ ਡਾਇਲੋਗ ਬੋਕਸ ਦਿਸੇਗਾ
ਕੋਨਫਿਗਰ ਕੇ ਟੱਚ ਡਾਇਲੋਗ ਬੋਕਸ ਦੇ ਖੱਬੇ ਪੈਨਲ ਵਿੱਚੋਂ ਟਰੇਨਿੰਗ ਵਿਕਲਪ ਤੇ ਕਲਿਕ ਕਰੋ
ਹੁਣ ਸੱਜਾ ਪੈਨਲ ਕਈ ਟਰੇਨਿੰਗ ਵਿਕਲਪ ਦਰਸ਼ਾਉਂਦਾ ਹੈ
ਆਉ ਅਸੀਂ ਟਾਈਪਿੰਗ ਸਪੀਡ ਸ਼ੁੱਧਤਾ ਅਤੇ ਵਰਕਲੋਡ ਟਾਈਪਿੰਗ ਸਪੀਡ ਕਰੈਕਟਨੈੱਸ ਐਂਡ ਵਰਕਲੋਡ ਦੀ ਉੱਤਲੀ ਹੱਦ ਸੈਟ ਕਰੀਏ
ਲੈਵਲ ਦੀ ਲਿਮਿਟ ਵਧਾਉਣ ਦੇ ਅਧੀਨ ਆਉ ਅਸੀਂ160 ਟਾਈਪਿੰਗ ਸਪੀਡ 120 ਅੱਖਰ ਪਰ ਮਿੰਟ ਸ਼ੁੱਧਤਾ 85 ਸੈਟ ਕਰੀਏ
ਅਤੇ ਵਰਕਲੋਡ 1 ਤੇ ਸੇਟ ਕਰੀਏ
ਇਸ ਦਾ ਮਤਲਬ ਹੈ ਕਿ ਸਾਨੂੰ ਹਰ ਲੈਵਲ ਵਿਚ ਸਿਰਫ ਇਕ ਲਾਈਨ ਪੂਰੀ ਕਰਨ ਦੀ ਲੋੜ ਹੇ
ਫਿਰ ਅਸੀਂ ਆਪਣੇ ਆਪ ਅਗਲੇ ਲੈਵਲ ਤੇ ਪਹੁੰਚ ਜਾਵਾਂਗੇ
ਜੇ ਤੁਸੀਂ ਅੱਗਲੇ ਲੈਵਲ ਤੇ ਜਾਣ ਤੋਂ ਪਹਿਲਾਂ ਇਕ ਲੈਵਲ ਦੀ ਟਰੇਨਿੰਗ ਪੂਰੀ ਕਰਨਾ ਚਾਹੁੰਦੇ ਹੋ ਤਾਂ ਪੂਰਾ ਟਰੇਨਿੰਗ ਲੈਵਲ ਖਤਮ ਹੋਣ ਤੇ ਅੱਗੇ ਵੱਧੋ ਬੌਕਸ ਤੇ ਟਿਕ ਕਰੋ
ਆਉ ਅਸੀਂ ਟਾਈਪਿੰਗ ਸਪੀਡ ਅਤੇ ਸ਼ੁੱਧਤਾ ਟਾਈਪਿੰਗ ਸਪੀਡ ਐਂਡ ਕਰੈਕਟਨੈੱਸ ਦੀ ਨਿੱਚਲੀ ਹੱਦ ਸੈਟ ਕਰੀਏ
ਲੈਵਲ ਦੀ ਲੀਮਿਟ ਘੱਟਾਉਣ ਦੇ ਅਧੀਨ ਆਉ ਅਸੀਂ160 ਟਾਈਪਿੰਗ ਸਪੀਡ 60 ਅੱਖਰ ਪਰ ਮਿੰਟ ਅਤੇ ਸ਼ੁੱਧਤਾ 60 ਸੈਟ ਕਰੀਏ
ਆਉ ਅੱਗਲੇ ਪ੍ਰੋਗਰਾਮ ਲਈ ਰਿਮੈਂਬਰ ਲੈਵਲ ਦੇ ਬੋਕਸ ਤੇ ਟਿਕ ਕਰੀਏ
ਐਪਲਾਈ ਤੇ ਕਲਿਕ ਕਰੋ
ਅੋਕੇ ਤੇ ਕਲਿਕ ਕਰੋ
ਜਿਹੜੇ ਬਦਲਾਓ ਅਸੀਂ ਕੀਤੇ ਹਨ ਉਹ ਉਸ ਵਕਤ ਹੀ ਲਾਗੂ ਹੋਣਗੇ ਜਦ ਅਸੀਂ ਦੁਬਾਰਾ ਨਵਾੰ ਸੈਸ਼ਨ ਸ਼ੁਰੂ ਕਰਾਂਗੇ
ਨਵਾਂ ਸੈਸ਼ਨ ਸ਼ੁਰੂ ਕਰੋ ਤੇ ਮੌਜੂਦਾ ਲੈਵਲ ਰੱਖਣ ਦੀ ਆਪਸ਼ਨ ਸਲੈਕਟ ਕਰੋ
ਆਉ ਦੁਬਾਰਾ ਟਾਈਪਿੰਗ ਸ਼ੁਰੂ ਕਰੀਏ
ਤੁਸੀਂ ਦੇਖੋਂਗੇ ਕਿ ਸ਼ੁਰੂ ਵਿਚ ਸਪੀਡ 0 ਹੈ
ਜਿਵੇਂ ਅਸੀਂ ਟਾਈਪ ਕਰਦੇ ਹਾਂ ਇਹ ਵੱਧਦੀ ਘੱਟਦੀ ਹੈ
ਪੌਜ਼ ਸੈਸ਼ਨ ਤੇ ਕਲਿਕ ਕਰੋ
ਜਦ ਅਸੀਂ ਸੈਸ਼ਨ ਰੋਕਦੇ ਹਾਂ ਟਾਈਪਿੰਗ ਸਪੀਡ ਪਹਿਲਾਂ ਵਾਲੀ ਹੀ ਰਹਿੰਦੀ ਹੇ
ਆਉ ਟਾਈਪਿੰਗ ਮੁੜ ਜਾਰੀ ਕਰੀਏ
ਤੁਸੀਂ ਵੇਖੋਂਗੇ ਕਿ ਜਿਵੇਂ ਹੀ ਸਪੀਡ 60 ਤੋਂ ਨੀਚੇ ਆਉਂਦੀ ਹੈ ਸਪੀਡ ਤੋਂ ਅੱਗਲਾ ਲਾਲ ਗੋਲਾ ਚਮਕ ਪੈਂਦਾ ਹੈ
ਇਹ ਦੱਸਦਾ ਹੈ ਕਿ ਸਪੀਡ ਨਿਚਲੀ ਲਿਮਿਟ ਤੋਂ ਘੱਟ ਗਈ ਹੈ ਜੋ ਕਿ 60 ਦੀ ਸਪੀਡ ਤੇ ਸੈਟ ਹੈ
ਹੁਣ ਨੰਬਰ 4 ਟਾਈਪ ਕਰੋ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ
ਵਿਦਿਆਰਥੀ ਲਾਈਨ ਲਾਲ ਹੋ ਗਈ ਹੈ
ਸ਼ੁਧਤਾ ਦਾ ਪ੍ਰਤੀਸ਼ਤ ਵੀ ਘੱਟ ਗਇਆ ਹੈ
ਕੀ ਤੁਸੀਂ ਟੀਚਰਜ਼ ਲਾਈਨ ਵਿਚ ਦਿੱਤੇ ਅੱਖਰ ਜਾਂ ਅੱਖਰਾਂ ਦੇ ਸਮੂਹ ਵਿੱਚਲਾ ਫਾਸਲਾ ਦੇਖ ਸਕਦੇ ਹੋ ਹੁਣ ਮੈਂ ਇਸ ਸ਼ਬਦ ਤੋਂ ਬਾਅਦ ਸਪੇਸ ਬਾਰ ਨਹੀਂ ਦਬਾਵਾਂਗਾ
ਵਿਦਿਆਰਥੀ ਲਾਈਨ ਫੇਰ ਲਾਲ ਹੋ ਗਈ ਹੈ ਇਸ ਦਾ ਮਤਲਬ ਕਿ ਸਪੇਸ ਵੀ ਸਹੀ ਜਗਾਹ ਤੇ ਟਾਈਪ ਕਰਨਾ ਜਰੂਰੀ ਹੈ
ਆਉ ਅਸੀਂ ਵਿਦਿਆਰਥੀ ਲਾਈਨ ਵਿਚ ਸਾਰੀ ਲਾਈਨ ਟਾਈਪ ਕਰੀਏ ਅਤੇ ਫਿਰ ਐਂਟਰ ਦਬੀਏ
ਲੈਵਲ ਬਦਲ ਕੇ 3 ਹੋ ਗਿਆ ਹੈ
ਲੈਵਲ ਬਦਲ ਕੇ 3 ਕਿਉਂ ਹੋ ਗਿਆ ਹੈ ਇਹ ਇਸ ਲਈ ਕਿਉਂਕਿ ਅਸੀਂ ਵਰਕਲੋਡ 1 ਤੇ ਸੇਟ ਕੀਤਾ ਹੈ
ਇਸ ਕਰਕੇ ਜਦੋਂ ਅਸੀਂ ਲੈਵਲ 2 ਦੀ ਇਕ ਲਾਈਨ ਪੂਰੀ ਕਰ ਕੇ ਐਂਟਰ ਦਬਾਇਆ ਅਸੀਂ ਅਗਲੇ ਲੈਵਲ ਤੇ ਪਹੁੰਚ ਗਏ
ਤੁਸੀਂ ਵੇਖੋਂਗੇ ਕਿ ਅਧਿਆਪਕ ਲਾਈਨ ਵਿਚ ਨਵੇਂ ਅੱਖਰ ਨਜ਼ਰ ਆ ਰਹੇ ਹਨ
ਕੀ ਤੁਸੀਂ ਆਪਣੇ ਟਾਈਪਿੰਗ ਸੈਸ਼ਨ ਦਾ ਨੰਬਰ ਦੇਖਣਾ ਚਾਹੋ ਗੇ ਲੈਕਚਰ ਅੰਕੜੇ ਤੇ ਕਲਿਕ ਕਰੋ
ਟਰੇਨਿੰਗ ਅੰਕੜੇ ਡਾਇਲੋਗ ਬੋਕਸ ਦਿੱਸੇਗਾ
ਆਉ ਅਸੀਂ ਟੈਬਜ਼ ਤੇ ਕਲਿਕ ਕਰੀਏ ਅਤੇ ਵੇਖੀਏ ਉਹ ਸਾਰੇ ਕੀ ਕੀ ਦਰਸਾਂਦੇ ਹਨ
ਮੌਜੂਦਾ ਟਰੇਨਿੰਗ ਸੈਸ਼ਨ ਤੇ ਕਲਿਕ ਕਰੋ
ਇਹ ਆਮ ਅੰਕੜਿਆਂ ਦਾ ਵੇਰਵਾ ਦਿਖਾਏਗਾ ਟਾਈਪਿੰਗ ਦੀ ਰਫਤਾਰ ਟਾਈਪਿੰਗ ਦੀ ਸ਼ੁੱਧਤਾ ਅਤੇ ਅੱਖਰਾਂ ਦੀ ਵੇਰਵਾ ਜਿੰਨਾਂ ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ
ਮੌਜੂਦਾ ਟਰੇਨਿੰਗ ਸੈਸ਼ਨ ਟੈਬ ਵਰਗਾ ਵੇਰਵਾ ਹੀ ਮੌਜੂਦਾ ਲੈਵਲ ਦੇ ਅੰਕੜੇ ਵੀ ਦਰਸਾਂਦਾ ਹੈ
ਮੋਨੀਟਰ ਪ੍ਰੌਗ੍ਰੈੱਸ ਟੈਬ ਤੁਹਾਡੀ ਟਾਈਪਿੰਗ ਦੀ ਤਰੱਕੀ ਗ੍ਰਾਫ ਰਾਹੀਂ ਦਰਸਾਂਦਾ ਹੈ
ਆਉ ਇਹ ਡਾਇਲੋਗ ਬੌਕਸ ਬੰਦ ਕਰੀਏ
ਤੁਸੀਂ ਆਪਣੇ ਸ਼ੌਰਟ ਕੱਟ ਬਟਨ ਵੀ ਬਣਾ ਸਕਦੇ ਹੋ
ਸ਼ੌਰਟ ਕੱਟ ਬਟਨ ਕੀ ਹਨ160 ਸ਼ੌਰਟ ਕੱਟ ਬਟਨ ਦੋ ਜਾਂ ਦੋ ਤੋਂ ਜਿਆਦਾ ਬਟਨਾਂ ਦੇ ਜੋੜ ਮਿਸਰਣ ਹਨ ਜਿਸਨੂੰ ਮੈਨਯੂ ਵਿਚ ਜਾ ਕੇ ਵਰਤਣ ਦੇ ਬਜਾਏ ਕੀਬੋਰਡ ਤੋਂ ਸਿੱਧਾ ਦਬਾਇਆ ਜਾ ਸਕਦਾ ਹੈ ਆਉ ਲੈਕਚਰ ਅੰਕੜੇ ਵੇਖਣ ਲਈ ਸ਼ੌਰਟ ਕੱਟ ਬਟਨ ਕਨਫੀਗਰ ਕਰਿਏ
ਮੁੱਖ ਮੈਨਯੂ ਵਿੱਚੋਂ ਸੈਟਿੰਗ ਵਿਚ ਕੌਨਫਿਗਰ ਸ਼ੋਰਟ ਕਟਜ਼ ਤੇ ਕਲਿਕ ਕਰੋ ਕੋਨਫਿਗਰ ਸ਼ੌਰਟ ਕੱਟਜ਼ ਕੇ ਟੱਚ ਡਾਇਲੌਗ ਬੌਕਸ ਦਿੱਸੇਗਾ
ਸਰਚ ਬੌਕਸ ਵਿਚ ਲੈਕਚਰ ਅੰਕੜੇ ਐਂਟਰ ਕਰੋ
ਲੈਕਚਰ ਅੰਕੜੇ ਤੇ ਕਲਿਕ ਕਰੋ
ਕਸਟਮ ਬਟਨ ਤੇ ਸਲੈਕਟ ਕਰੋ ਅਤੇ ਫੇਰ ਨੱਨ ਤੇ ਕਲਿਕ ਕਰੋ
ਇਸਦਾ ਨਿਸ਼ਾਨ ਬਦਲ ਕੇ ਇਨਪੁਟ ਹੋ ਜਾਏਗਾ
ਹੁਣ ਕੀਬੋਰਡ ਤੋਂ ਸ਼ਿਫਟ ਅਤੇ ਏ ਬਟਨ ਇਕੱਠੇ ਦਬਾਉ
ਤੁਸੀਂ ਵੇਖੋਗੇ ਹੁਣ ਨਿਸ਼ਾਨ ਸ਼ਿਫਟਏ ਅੱਖਰ ਦਰਸਾ ਰਿਹਾ ਹੈ
ਅੋਕੇ ਤੇ ਕਲਿਕ ਕਰੋ
ਹੁਣ ਸ਼ਿਫਟ ਅਤੇ ਏ ਬਟਨ ਇਕੱਠੇ ਦਬਾੳ
ਟਰੇਨਿੰਗ ਅੰਕੜਾ ਡਾਇਲੌਗ ਬੌਕਸ ਨਜ਼ਰ ਆ ਜਾਏਗਾ
ਇਸ ਵਿੱਚੋਂ ਬਾਹਰ ਜਾਣ ਲਈ ਕਲੋਜ਼ ਤੇ ਕਲਿਕ ਕਰੋ
ਕੇ ਟੱਚ ਤੁਹਾਨੂੰ ਟੂਲਬਾਰਜ਼ ਬਦਲਨ ਦੀ ਇਜਾਜ਼ਤ ਵੀ ਦਿੰਦਾ ਹੇ
ਚਲੋਂ ਕੁਇਟ ਕੇ ਟੱਚ ਕਮਾੰਡ ਨੂੰ ਇਕ ਆਈਕੋਨ ਦੇ ਰੂਪ ਵਿਚ ਦਰਸਾਇਏ
ਮੁੱਖ ਮੈਨਯੂ ਵਿਚੋਂ ਸੈਟਿੰਗ ਵਿਚ ਕੋਨਫਿਗਰ ਟੂਲਬਾਰਜ਼ ਤੇ ਕਲਿਕ ਕਰੋ ਕੋਨਫਿਗਰ ਟੂਲਬਾਰਜ਼ ਕੇ ਟੱਚ ਡਾਇਲੋਗ ਬੋਕਸ ਨਜ਼ਰ ਆਏਗਾ
ਖੱਬੇ ਪੈਨਲ ਵਿਚ ਵਿਕਲਪ ਸੂਚੀ ਵਿਚੋਂ ਕੁਇਟ ਨਿਸ਼ਾਨ ਸਲੈਕਟ ਕਰੋ
ਇਸ ਤੇ ਦੋ ਵਾਰ ਕਲਿਕ ਕਰੋ
ਨਿਸ਼ਾਨ ਸੱਜੇ ਪੈਨਲ ਵਲ ਚਲਾ ਗਿਆ ਹੈ
ਐਪਲਾਈ ਤੇ ਕਲਿਕ ਕਰੋ ਅਤੇ ਫਿਰ ਔਕੇ ਤੇ ਕਲਿਕ ਕਰੋ
ਕੇ ਟੱਚ ਵਿੰਡੋ ਤੇ ਹੁਣ ਕੁਇਟ ਆਈਕੋਨ ਦਿੱਸ ਰਿਹਾ ਹੈ
ਇਸ ਤਰ੍ਹਾਂ ਅਸੀਂ ਕੇ ਟੱਚ ਦੇ ਇਸ ਟਿਯੂਟੋਰੀਅਲ ਦੇ ਅੰਤ ਤੇ ਪਹੁੰਚ ਗਏ ਹਾਂ
ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲੈਵਲ ਨੂੰ ਬਦਲਨਾ ਸਪੀਡ ਨਿੱਰੀਖਣ ਕਰਨਾ ਅਤੇ ਟਾਈਪਿੰਗ ਦੀ ਸ਼ੁੱਧਤਾ ਬਾਰੇ ਸਿੱਖਿਆ ਹੈ
ਨਾਲ ਹੀ ਅਸੀਂ ਕੀਬੋਰਡ ਸ਼ੋਰਟ ਕੱਟਜ਼ ਅਤੇ ਟੂਲਬਾਰਜ਼ ਨੂੰ ਕੋਨਫਿਗਰ ਕਰਨਾ ਵੀ ਸਿੱਖਿਆ ਹੈ
ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ
ਕੇ ਟੱਚ ਕੋਨਫਿਗਰ ਦੇ ਅਧੀਨ ਵਰਕਲੋਡ 2 ਤੇ ਬਦਲੋ
ਪੂਰਾ ਟਰੇਨਿੰਗ ਲੈਵਲ ਖਤਮ ਹੋਣ ਤੇ ਅੱਗੇ ਵੱਧੋ ਬੋਕਸ ਤੇ ਟਿਕ ਕਰੋ
ਹੁਣ ਟਾਈਪਿੰਗ ਦਾ ਇਕ ਨਵਾਂ ਸੈਸ਼ਨ ਖੋਲ੍ਹੋ ਤੇ ਟਾਈਪਿੰਗ ਦਾ ਅਭਿਆਸ ਕਰੋ
ਅੰਤ ਤੇ ਆਪਣਾ ਲੈਕਚਰ ਦੇ ਅੰਕੜੇ ਵੇਖੋ
ਨੀਚੇ ਦਿੱਤੇ ਲਿੰਕ ਤੇ ਉਪਲਭਦ ਵੀਡੀਓ ਵੇਖੋ
httpspoken tutorialorgWhat is a Spoken Tutorial ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ
ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ
ਸਪੋਕਨ ਟਿਯੂਟੋਰਿਅਲ ਟੀਮ ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ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
ਜਿਆਦਾ ਜਾਣਕਾਰੀ ਲਈ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ spoken tutorialਓਰਗ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਰਜੈਕਟ ਦਾ ਇਕ ਹਿੱਸਾ ਹੈ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
ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਆਰਜੀ ਸਲੈਸ਼ ਐਨ ਐਮਈਆਈਸੀਟੀ ਹਾਈਫਨ ਇੰਟਰੋ httpspoken tutorialorgnmeict ਇੰਟਰੋ ਤੇ ਉਪਲੱਭਧ ਹੈ
ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ ਡੈਜ਼ੀਕ੍ਰਿਊ ਸੋਲੂਸ਼ਨਜ਼ ਪੀਵੀਟੀ
ਐੱਲਟੀਡੀ ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ
ਸ਼ਾਮਲ ਹੋਣ ਲਈ ਧੰਨਵਾਦ